ਤੇ ਲੈਫਟ ਸਾਈਡ ਤੇ ਇੱਕ ਬੁੱਤ ਖੜਾ ਏ ਆ ਜਿਹਦੇ ਥੱਲੇ ਕੁਝ ਮਾਲਵਲ ਦਾ ਕੁਝ ਬਣਿਆ ਹੋਇਆ ਏ ਆ।

ਦੋਹਵਾਂ ਦਾ ਕਲਰ ਵਾਈਟ ਆ ਤੇ ਰਾਈਟ ਸਾਈਡ ਤੇ ਇੱਕ ਸੋਲਰ ਪੈਨਲ ਲੱਗਾ ਹੋਇਆ ਏ ਆ ਕਾਫੀ ਜਿਆਦੇ ਜਿਹੜੇ ਪਾਈਪਸ ਆ--

ਗੱਡੀ ਆ ਜਿਹਦੇ ਵਿੱਚ ਸਿਰ੍ਫ ਚਾਰ ਜਨੇ ਬੈ ਸਕਦੇ ਚਾਰ ਤੋਂ ਪੰਜ ਜਾਨੇ ਤੇ ਅ ਫੋਰ ਵ੍ਹੀਲਰ ਆ ਇਹ ਤੇ ਇਹਦੇ ਰਾਈਟ ਸਾਈਡ ਤੇ ਸਟੇਅਰਸ ਬਣਿਆ ਅਪਵਰਡ ਜਾਣ ਨੂੰ ਤੇ ਡਾਊਨਵਰਡ ਆਉਣ ਨੂੰ।

ਡਰੱਮ ਵੀ ਓਹਦੇ ਥੱਲੇ ਪਏ ਹੋਏਆ ਰੈੱਡ ਬਲੂ ਐਂਡ ਗ੍ਰੀਨ ਔਲਸੋ ਤੇ--

ਇਹ ਜਿਹੜੀ ਫੋਟੋ ਹੈ ਕਿਸੇ ਦੇ ਓਕੇਸ਼ਨ ਦੀ ਫੋਟੋ ਆ ਜਿਵੇਂ ਕਿ ਰਿਪਬਲਿਕ ਡੇ ਔਰ ਇੰਡੀਪੈਂਡੈਂਸ ਡੇ ਜਿਹੜਾ ਸੈਲੀਬਰੇਟ ਕੀਤਾ ਜਾ ਰਿਹਾ ਰਾਈਟ ਸਾਈਡ ਤੇ ਇਕ ਲੇਡੀ ਆ।

ਇਹ ਜਿਹੜੀ ਫੋਟੋ ਹੈ ਕਿਸੇ ਦੇ ਆਫਿਸ ਵਿੱਚ ਲਈ ਗਈ ਆ ਆਫਿਸ ਕਾਫੀ ਬਿਊਟੀਫੁਲ ਐਂਡ ਚਾਮਿੰਗ ਆ।

ਚਾਇਆ ਜਾ ਰਿਹਾ ਐ ਜਿਵੇਂ ਕੋਈ ਸਕੂਲ ਦੀ ਐਨ_ਸੀ_ਸੀ ਦਾ ਤੇ ਜਾਂ ਫਿਰ ਕੋਈ ਮਤਲਬ ਪਰੇਡ ਹੋ ਰਹੀ ਐ ਤੇ ਸਾਰੀਆਂ ਹੈਗੀਆਂ ਫੀਮੇਲਸ ਏ ਆ ਗਰਲਸ ਆ।

ਦੋਨੋਂ ਸਾਈਡ ਤੇ ਸੋਫੇ ਲੱਗੇ ਹੋਏ ਆ ਸੋਫੇ ਵੀ ਕਾਫੀ ਯੂਨੀਕ ਡਿਜ਼ਾਇਨ ਆ।

ਪੌਧੇ ਲੱਗੇ ਹੋਏ ਆ ਛੋਟੇ ਛੋਟੇ ਪਲਾਂਟਸ ਉੱਗੇ ਹੋਏ ਆ ਪਿੱਛੇ ਸਕਾਈਬਲੂ ਰੈੱਡ ਐਂਡ ਵ੍ਹਾਈਟ ਕਲਰ ਦੇ ਕੋਂਬੀਨੇਸ਼ਨ ਦੇ ਨਾਲ ਫਲਾਵਰਸ ਲੱਗੇ ਹੋਏ ਆ।

ਚਾਰ ਜਿਹੜੇ ਆ ਮਿਰਰ ਲੱਗੇ ਹੋਏ ਆ ਤੇ ਲੈਫ਼੍ਟ ਸਾਈਡ ਦੇ ਉੱਪਰ ਇੱਕ ਫੈਨ ਲੱਗਾ ਹੋਇਆ ਵਾ।

ਤੇ ਪਿੱਛੇ ਓਹਦੇ ਰੈਫਰਿਜਰੇਟਰ ਪਏ ਹੋਏ ਆ ਕੁੱਛ ਦਾ ਸਾਈਜ਼ ਸਮੋਲ ਆ ਕੁੱਛ ਦਾ ਮੀਡੀਅਮ ਐਂਡ ਕੁੱਛ ਦਾ--

ਅਤੇ ਕੁੱਛ ਮੁੰਡੇ ਖੜੇ ਆ ਐਂਡ ਗਰਾਊਂਡ ਜੇਹੜੀ ਆ ਓਹ ਵਲ੍ਹੀ ਹੋਈ ਆ ਸੀਮੇਂਟ ਦੀ ਕੰਧ ਹੋਈ ਆ ਤੇ ਕੂ ਕੁਛ ਬੂਟੇ ਵੀ ਪੌਧੇ ਵੀ ਲੱਗੇ ਹੈ।

ਇੱਕ ਫੈਨ ਲੱਗਾ ਜਿਹੜਾ ਕਿ ਗੋਲਡਨ ਕਲਰ ਦਾ ਕਾਫੀ ਯੂਨਿਕ ਤੇ ਜਿਹੜਾ ਨਿਊ ਤਰੀਕੇ ਦਾ ਲੱਗ ਰਿਹਾ ਆ ਲਾਈਟ ਵੀ--

ਤੇ ਜਿਹੜੀਆਂ ਲੇਡੀਜ ਬੈਠੀਆਂ ਹੋਈਆਂ ਨੇ ਉਹਨਾਂ ਸਾਰਿਆਂ ਨੇ ਆਪਣਾ ਫੇਸ ਜਿਹੜਾ ਆਪਣੇ ਅ ਜਿਹੜੀ ਉਹਨਾਂ ਨੇ ਸਾੜੀ ਪਾਈ ਹੋਈ ਆ ਉਹਦੇ ਇੱਕ ਕੱਪੜਿਆਂ ਨਾਲ ਉਹਨਾਂ ਨੇ ਕਵਰ ਕੀਤਾ ਹੋਇਆ ਏ ਆ। ਤੇ

ਤੇ ਜਿਹੜੀ ਉੱਤੇ ਛੱਤ ਪਈ ਹੋਈ ਆ ਉਹ ਯੈਲੋ ਐਂਡ ਗਰੀਨ ਕਲਰ ਦੀ ਆ।

ਸਾਹਮਣੇ ਦੋ ਮੇਲਸ ਖੜੇ ਹੈਂ ਜਿਹਨਾਂ ਨੇ ਬਲੂ ਕਲਰ ਦੀ ਇੱਕ ਨੇ ਟੀ_ਸ਼ਰਟ ਪਾਈ ਇੱਕ ਨੇ ਚੈੱਕ ਕਲਰ ਦੀ ਸ਼ਰਟ ਪਾਈ ਆ।

ਏ ਸਾਹਮਨੇ ਕੁਛ ਜੇਹੜੇ ਇਨ ਸਿਸਟੇਮੈਟਿਕ ਮੈਨਰ ਚ ਜੇਹੜੇ ਟਾਇਰਸ ਵੀ ਰੱਖੇ ਆ।

ਤੇ ਕੁਝ ਹੋਰ ਵੀਡੀਓ ਗੇਮਸ ਵੀ ਪਈ ਆ ਹੋਈਆਂ ਆ ਕੁਝ ਹੋਰ ਵੀ ਇਲੈਕਟਰੋਨਿਕ ਦਾ ਸਮਾਨ ਆ ਜਿਹੜਾ ਬੋਕ੍ਸਸ ਦੇ ਵਿੱਚ ਪੈਕਡ ਆ ਤੇ ਪਿਆ ਹੋਇਆ ਵਾ।

ਤੇ ਲੇਫ਼੍ਟ ਸਾਈਡ ਤੇ ਜੇਹੜਾ ਓਹਨਾਂ ਦਾ ਡੋਰ ਆ ਜੇਹੜਾ ਕੀ ਇਹ ਮੇਡ ਵਿਦ ਮਿਰਰ ਹੈ।

ਇਹ ਜੇਹੜੀ ਆ ਇਹ ਕਿਸੇ ਸ਼ੌਪ ਦੇ ਬਾਹਰੋਂ ਲੇਈ ਗਈ ਹੈ ਤੇ ਸ਼ੌਪ ਇਜ਼ ਲੁਕਿੰਗ ਲਾਇਕ ਵੈਰੀ ਐਕਸਪੇਂਸਿਵ ਬਿਕੌਜ਼ ਔਫ ਦੇਅਰ ਔਵਰ ਐੱਲ ਵਿਊ ।

ਇਸ ਦੇ ਰਿਲੇਟਡ ਕੋਈ ਅ ਸ਼ ਸ਼ੋਰੂਮ ਆ ਫੋਰ ਮੈਨਸ ਐਂਡ ਵੂਮਨਸ ਐਸ ਵੈਲ ਐਸ ਤੇ ਬਾਹਰ ਕੁਝ ਸਪੋਰਟਸ ਵੀ ਲੱਗੇ ਜਿੰਨਾਂ 'ਚ--

ਕਰੋਪਸ ਉਗੀਆਂ ਹੋਈਆ ਵਾਂ ਤੇ ਕਰੋਪਸ ਲੁਕਿੰਗ ਲਾਈਕ ਥੋੜੀਆਂ ਜਿਹੀਆਂ ਯੈਲੋ ਯੈਲੋ ਹੋਈਆਂ ਆ।

ਰੇਲਵੇ ਸਟੇਸ਼ਨ ਦਿਆਂ ਜੇਹੜੀਆਂ ਲਾਈਨਜ਼ ਆ ਪਟਰੀ ਆ ਜਿਹੜੇ ਉੱਤੋਂ ਜੀ ਕੀ ਆਹ ਰੇਲਵੇ ਨਿੱਕਲ਼ਦੀ ਆ।